ਤੇ ਆਪਣੇ ਕੰਮਾਂ ਨਾਲ ਆਲੇ ਦੁਆਲੇ ਨੂੰ ਸਵਾਰੋ ਆਪਣੇ ਆਪ ਤੇ ਭਰੋਸਾ ਰੱਖੋ ਕਿਉਂਕਿ ਦਰਖਤ ਦੀ ਉਚਾਈ ਤੇ ਬੈਠਾ ਪੰਛੀ ਵੀ ਕਦੇ ਟਾਹਣੀ ਹਿੱਲਣ ਨਾਲ ਘਬਰਾਉਂਦਾ ਨਹੀਂ ਕਿਉਂਕਿ ਪੰਛੀ ਟਾਹਣੀ ਤੇ ਨਹੀਂ ਆਪਣੇ ਖੰਭਾਂ ਤੇ ਭਰੋਸਾ ਰੱਖਦਾ ਹੈ ਕਦੇ ਵੀ ਹੰਕਾਰ ਵਿੱਚ ਨਾ ਆਓ ਘਮੰਡ ਨਾ ਕਰੋ ਕਹਿੰਦੇ ਮਹਾਂਸਾਗਰ ਨੂੰ ਘਮੰਡ ਸੀ

ਕਿ ਦੁਨੀਆਂ ਵਿੱਚ ਸਭ ਤੋਂ ਬੁਰੀ ਗੱਲ ਬੰਦੇ ਦਾ ਇਕੱਲਾ ਰਹਿ ਜਾਣਾ ਹੈ ਪਰ ਨਹੀਂ ਦੁਨੀਆਂ ਵਿੱਚ ਸਭ ਤੋਂ ਬੁਰੀ ਗੱਲ ਹੈ ਉਹਨਾਂ ਲੋਕਾਂ ਵਿੱਚ ਘਿਰ ਜਾਣਾ ਜੋ ਤੁਹਾਨੂੰ ਇਕੱਲਤਾ ਦਾ ਅਹਿਸਾਸ ਕਰਵਾਉਣ ਤੁਹਾਡੇ ਬਾਰੇ ਤੁਹਾਨੂੰ ਨਾ ਕੋਈ ਪੀਰ ਦੱਸੇਗਾ, ਨਾ ਫ਼ਕੀਰ ਦੱਸੇਗਾ ਬਸ ਅੱਖਾਂ ਬੰਦ ਕਰੋ ਤੁਹਾਡੀ ਅਸਲੀਅਤ ਤੁਹਾਡਾ ਜ਼ਮੀਰ ਦੱਸੇਗੀ ਆਪਣੀ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਕਦਰ ਕਰਨਾ ਸਿੱਖੋ ਕਿਉਂਕਿ ਰਿਸ਼ਤੇ ਵਕਤ ਮੰਗਦੇ ਨੇ ਤੇ ਵਕਤ ਕਿਸੇ ਵੀ ਕੋਲ ਹੈ ਹੀ ਨਹੀਂ ਇਸੇ ਕਰਕੇ ਹੀ ਰਿਸ਼ਤਿਆਂ ਵਿੱਚ ਦਰਾਰਾਂ ਪੈ ਰਹੀਆਂ ਨੇ ਸੋ ਸਮੇਂ ਦੇ ਪਾਬੰਦ ਰਹੋ ਕਿਉਂਕਿ ਬੀਤਿਆ ਹੋਇਆ ਇੱਕ ਦਿਨ, ਇੱਕ ਘੰਟਾ, ਇੱਕ ਮਿੰਟ ਤੁਹਾਡੇ ਪੂਰੀ ਜ਼ਿੰਦਗੀ ਵਿੱਚ ਦੁਬਾਰਾ ਕਦੇ ਵੀ ਮੁੜਕੇ ਨਹੀਂ ਆਵੇਗਾ।

ਜੇਕਰ ਤੁਹਾਨੂੰ ਇਹ video ਚੰਗੀ ਲੱਗੀ ਹੋਵੇ ਤਾਂ ਇਸਨੂੰ like ਤੇ ਚੈਨਲ ਨੂੰ subscribe ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਚ share ਵੀ ਜ਼ਰੂਰ ਕਰਿਓ। ਵੀਹ ਗੱਲਾਂ ਤੇ ਵੀਚਾਰ ਕਰਾਂਗੇ ਨਾਲ ਹੀ ਸਿਆਣਿਆਂ ਦੁਆਰਾ ਆਪਣੀ ਜ਼ਿੰਦਗੀ ਵਿੱਚ ਕੀਤੇੇ ਤਜ਼ਰਬਿਆਂ ਤੇ ਅਨਮੋਲ ਵਿਚਾਰਾਂ ਉੱਤੇ ਝਾਤ ਪਾਵਾਂਗੇ। ਸਿਆਣੇ ਕਹਿੰਦੇ ਹਨ ਜ਼ਰੂਰੀ ਨਹੀਂ ਕਿ ਹਰ ਸਮੇਂ ਰੱਬ ਨਾਂ ਤੁਹਾਡੀ ਜ਼ੁਬਾਨ ਤੇ ਆਵੇ ਉਹ ਸਮਾਂ ਵੀ ਭਗਤੀ ਤੋਂ ਘੱਟ ਨਹੀਂ ਜਦ ਇੱਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ ਤੇ ਮਾੜਾ ਸਮਾਂ ਸਿਖਾਉਂਦਾ ਹੈ ਉਹ ਕੋਈ ਵੀ ਸਕੂਲ ਜਾਂ university ਨਹੀਂ ਸਿਖਾਉਂਦੀ ਕਦੇ ਵੀ ਚਿੰਤਾ ਨਾ ਕਰੋ ਸਮਾਂ ਚਾਹੇ ਕਿੰਨਾ ਵੀ ਬੁਰਾ ਹੋਵੇ ਉਹ ਬਦਲਦਾ ਜ਼ਰੂਰ ਹੈ।

ਕਿਉਂਕਿ ਤੁਸੀਂ ਇਹ ਨੀ ਜਾਣ ਸਕਦੇ ਕਿ ਆਉਣ ਵਾਲਾ ਕੱਲ੍ਹ ਤੁਹਾਡੇ ਲਈ ਕੀ ਲੈ ਕੇ ਆਉਣ ਵਾਲਾ ਹੈ ਮੁਸੀਬਤਾਂ ਦਾ ਜ਼ਿੰਦਗੀ ਵਿੱਚ ਆਉਣਾ part of life ਹੈ ਤੇ ਉਹਨਾਂ ਮੁਸੀਬਤਾਂ ਵਿੱਚੋਂ ਮੁਸਕੁਰਾ ਕੇ ਸ਼ਾਂਤੀ ਨਾਲ ਬਾਹਰ ਨਿਕਲਣਾ art of life ਹੈ ਜੇਕਰ ਤੁਸੀਂ ਸਹੀ ਹੋ ਤਾਂ ਕੁੱਝ ਵੀ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਸਹੀ ਬਣੇ ਰਹੋ ਗਵਾਹੀ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਬਲੀ ਪਿੰਡ ਮੇਰਾ ਰੁੜਕਾ ਮੁਹਾਲੀ ਤੇ ਮੈਂ ਇੱਕ ਅੱਜ ਪੰਜਾਬੀ ਲੇਖ topic ਤੇ ਗੱਲ ਕਰ ਰਿਹਾ ਹਾਂ ਜਿਸਦਾ ਨਾਮ ਹੈ ਰਬਿੰਦਰ ਨਾਥ ਟੈੈਗੋਰ। ਇਹਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਸਾਡੇ ਦੇਸ ਦੇ ਕੋਮੀ ਗੀਤ ਜਨ ਗਣ ਮਨ ਦੇ ਲੇਖਕ ਅਤੇ ਉੱਗੇੇ ਨੋਬਲ ਪੁਰਸਕਾਰ ਜੇਤੂ ਕਵੀ ਰਾਬਿੰਦਰ ਨਾਥ ਟੈਗੋਰ ਦਾ ਨਾਂ ਕੌਣ ਨਹੀਂ ਜਾਣਦਾ ਉਨ੍ਹਾਂ ਦੀਆਂ ਲਿਖਤਾਂ ਸਾਰੇ ਦੇਸ਼ ਵਾਸੀ ਬੜੀ ਰੁਚੀ ਨਾਲ ਪੜਦੇ ਹਨ। ਉਹ ਅਣਖੀਲੇ ਭਾਰਤੀ ਸਨ ਜਿਨਾਂ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਕਰਕੇ ਅੰਗਰੇਜ਼ਾਂ ਵੱਲੋਂ ਦਿੱਤੇ ਸਰ ਦੇ ਖਿਤਾਬ ਨੂੰ ਮੋੜ ਦਿੱਤਾ ਸੀ। ਟੈਗੋਰ ਦਾ ਜਨਮ ਸੱਤ ਮਈ ਅਠਾਰਾਂ ਸੌ ਇਕਾਹਠ ਈਸਵੀ ਨੂੰ ਕਲਕੱਤਾ ਦੇ ਇਕ ਧਨਾਢੇ ਪਰਿਵਾਰ ਵਿਚ ਹੋਇਆ, ਉਹਨਾਂ ਨੂੰ ਘਰ ਵਿਚ ਹੀ ਸਾਹਿਤਕ ਅਤੇ ਕਲਾਮਈ ਵਾਤਾਵਰਣ ਪ੍ਰਾਪਤ ਹੋਇਆ, ਉਨ੍ਹਾਂ ਨੂੰ ਖੁਲਾ ਅਤੇ

ਉਹ ਅੰਮ੍ਰਿਤਸਰ ਦਰਬਾਰ ਵਿੱਚ ਵੀ ਆਏ, ਉਹ ਇਥੋਂ ਦੇ ਵਾਤਾਵਰਨ ਤੋਂ ਬੜੇ ਪ੍ਰਭਾਵਿਤ ਹੋਏ, ਕਿੰਨਾ ਚਿਰ ਮੰਤਰ ਮੁਗਧ ਤੇ ਰਸ ਭਿੰਨੇ ਕੀਰਤਨ ਦਾ ਲੁਤਫ ਉਠਾਇਆ ਉਹਨਾਂ ਨੇ ਮੁੱਢਲੀ ਵਿਦਿਆ ਜ਼ਿਆਦਾਤਰ ਘਰ ਵਿਚ ਹੀ ਹਾਸਲ ਕੀਤੀ ਸੀ, ਉਹਨਾਂ ਨੇ ਆਪਣੀ ਮਾਂ ਬੋਲੀ ਬੰਗਾਲੀ ਵਿਚ ਸਾਹਿਤ ਦੇ ਹਰ ਰੂਪ ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ ਤੇ ਨਿਬੰਧ ਦੀ ਰਚਨਾ ਕੀਤੀ।

ਉੱਨੀ ਸੌ ਤੇਰਾਂ ਵਿਚ ਪ੍ਰਸਿੱਧ ਨੋਬਲ ਪੁਰਸਕਾਰ ਪ੍ਰਾਪਤ ਹੋਇਆ ਇਸ ਨਾਲ ਉਨਾਂ ਦਾ ਨਾਂ ਸਾਰੀ ਦੁਨੀਆਂ ਵਿਚ ਪ੍ਰਸਿੱਧ ਹੋ ਗਿਆ, ਉਹਨਾਂ ਨੇ ਬੱਚਿਆਂ ਲਈ ਵੀ ਸਾਹਿਤ ਦੀ ਰਚਨਾ ਕੀਤੀ, ਉਨਾਂ ਦੀ ਜਗਤ ਪ੍ਰਸਿੱਧ ਕਹਾਣੀ ਕਾਬਲੀ ਵਾਲਾ ਉੱਤੇ ਫਿਲਮ ਬਣੀ ਬਣ ਚੁੱਕੀ ਹੈ। ਉਹਨਾਂ ਦੀਆਂ ਕੁਝ ਮੁੱਖ ਰਚਨਾਵਾਂ ਹਨ, ਗੀਤਾਂਜਲੀ ਕਵਿਤਾ, ਗੋਹਾ ਨਾਵਲ ਤੇ ਡਾਕਘਰ ਨਾਟਕ ਆਦਿ, ਟੈਗੋਰ ਸਾਹਿਤ ਤੋਂ ਬਿਨਾਂ ਚਿੱਤਰ ਕਲਾ ਦੇ ਖੇਤਰ ਵਿਚ ਖਾਸ ਥਾਂ ਰੱਖਦੇ ਹਨ ਸੰਗੀਤ ਵਿਚ ਉਨਾਂ ਦੀਆਂ ਧੁਨਾਂ ਰਵਦ ਸੰਗੀਤ ਵਜੋਂ ਪ੍ਰਸਿੱਧ ਸਨ।

ਸਕੂਲ ਸਿੱਖਿਆ ਦੇ ਢੰਗ ਤੋਂ ਸੰਤੁਸ਼ਟ ਨਹੀਂ ਸਨ, ਵਿਦਿਆ ਬਾਰੇ ਉਨ੍ਹਾਂ ਦੇ ਮਨ ਵਿਚ ਜਿਹੜਾ ਸੁਪਨਾ ਬਣਿਆ ਹੋਇਆ ਸੀ, ਉਹ ਉਨ੍ਹਾਂ ਦੇ ਨੇ ਉੱਨੀ ਸੌ ਇੱਕ ਵਿਚ ਸ਼ਾਂਤੀ ਨਿਕੇਤਨ ਦਾ ਸਕੂਲ ਸਥਾਪਿਤ ਕਰਕੇ ਸਾਕਾਰ ਕੀਤਾ, ਇਸ ਸਕੂਲ ਦੀਆਂ ਖਾਸ ਗੱਲਾਂ ਵਿਚ ਮਾਂ ਬੋਲੀ ਵਿਚ ਪੜਾਈ, ਪਾਠਕ੍ਰਮ ਵਿੱਚ ਵੱਖ-ਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਅਤੇ ਕੁਦਰਤ ਦੇ ਸੁੱਹਜ ਵਿਚ ਜੀਉਣਾ ਸ਼ਾਮਲ ਸਨ ਅੱਜ-ਕਲ੍ਹ ਸ਼ਾਂਤੀ ਨਿਕੇਤਨ ਵਿਸ਼ਵ ਵਿਦਿਆਲਾ ਹੈ, ਟੈਗੋਰ ਦੇ ਦਿਲ ਵਿਚ ਆਪਣੀ ਮਾਂ-ਬੋਲੀ ਲਈ ਬੜਾ ਪਿਆਰ ਸੀ, ਉਹ ਹਰ ਪਰ ਪ੍ਰਾਂਤ ਦੇ ਲੇਖਕਾਂ ਨੂੰ ਵੀ ਆਪੋ-ਆਪਣੀ ਮਾਂ ਬੋਲੀ ਵਿਚ ਖਿੱਲ ਲਈ ਪ੍ਰੇਰਦੇ ਸਨ, ਪ੍ਰਸਿੱਧ

ਉਹਨਾਂ ਨੇ ਉਤਸਾਹਿਤ ਕੀਤਾ, ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ-ਬੋਲੀ ਵਿਚ ਦਿੱਤੀ ਸਿੱਖਿਆ ਹੀ ਸਭ ਤੋਂ ਵੱਧ ਅਸਰਦਾਰ ਹੁੰਦੀ ਹੈ। ਉਹਨਾਂ ਦੀ ਮਹਾਨਤਾ ਅੱਗੇ ਅੰਗਰੇਜ਼ ਸਰਕਾਰ ਵੀ ਸਿਰ ਝੁਕਾਉਂਦੀ ਸੀ, ਸਰਕਾਰ ਵਲੋਂ ਉਹਨਾਂ ਨੂੰ ਸਰ ਦਾ ਖਿਤਾਬ ਦਿੱਤਾ ਸੀ ਪਰ ਉਹਨਾਂ ਲਈ ਕੋਈ ਵੀ ਸਨਮਾਨ ਆਪਣੇ ਪਿਆਰੇ ਭਾਰਤ ਦੀ ਅਣਖ ਕਾਇਮ ਰੱਖਣ ਨਾਲੋਂ ਵੱਡਾ ਨਹੀਂ ਸੀ। ਜਦੋਂ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਅੰਮ੍ਰਿਤਸਰ ਵਿਖੇ ਜਲਿਆਂ ਵਾਲਾ ਬਾਗ ਵਿਚ ਅੰਗਰੇਜ਼ਾਂ ਵਲੋਂ ਨਿਹੱਥੇ ਭਾਰਤੀਆਂ ਉੱਤੇ ਗੋਲੀ ਚਲਾਈ ਗਈ, ਤਾਂ ਇਸ ਖੂਨੀ ਸਾਕੇ ਨੂੰ ਸੁਣ ਕੇ ਉਹਨਾਂ ਦੀ ਰੂਹ ਕੰਬ ਉੱਠੀ, ਉਹਨਾਂ ਨੂੰ ਅਜਿਹੀ ਜ਼ਾਲਮ ਸਰਕਾਰ ਵਲੋਂ ਦਿੱਤਾ ਸਰ ਦਾ ਸਨਮਾਨ ਇੱਕ ਬੱਝ ਜਾਪਿਆ, ਇਸ ਲਈ ਉਹਨਾਂ ਨੇ ਇਹ ਖਿਤਾਬ ਰੋਸ ਵਜੋਂ ਮੋੜ ਦਿੱਤਾ ਰਾਬਿੰਦਰ ਨਾਥ ਟੈਗੋਰ ਨੇ ਕਦੇ ਵੀ

ਬਹੁਤ ਸਨਮਾਨ ਕਰਦੇ ਸਨ ਭਾ ਮਹਾਭਾਰਤ ਗਾਂਧੀ ਤਾਂ ਉਹਨਾਂ ਨੂੰ ਸਤਿਕਾਰ ਨਾਲ ਗੁਰਦੇਵ ਕਹਿੰਦੇ ਸਨ, ਰਾਬਿੰਦਰ ਨਾਥ ਟੈਗੋਰ

ਸਮੁੱਚੇ ਤੌਰ ਤੇ ਟੇਗਰ ਇਕ ਮਹਾਨ ਸਾਹਿਤਕਾਰ ਸਨ, ਉਹਨਾਂ ਨੇ ਆਪਣੀ ਬਹੁਤੀ ਰਚਨਾ ਆਪਣੀ ਮਾਂ-ਬੋਲੀ ਬੰਗਾਲੀ ਵਿੱਚ ਕੀਤੀ। ਉਹਨਾਂ ਨੇ ਮਨੁੱਖ ਨੂੰ ਜਾਤ-ਪਾਤ, ਰੰਗ, ਨਸਲ ਆਦਿ ਵਿਤਕਰਿਆਂ ਤੋਂ ਉੱਚਾ ਉਠਣ ਦੀ ਪ੍ਰੇਰਨਾ ਦਿੱਤੀ, ਤੇ ਉਹਨਾਂ ਨੇ ਜਾਤ ਪਾਤ ਦੇ ਕਈ ਤੇ ਸੰਯੋਗ ਵੀ ਕੀਤਾ, ਉਹਨਾਂ ਦੀਆਂ ਰਚਨਾਵਾਂ ਵਿਚ ਆਜ਼ਾਦੀ ਲਈ ਲੜਦੇ ਭਾਰਤੀਆਂ ਦੀ ਭਾਵਨਾਵਾਂ, ਕੌਮੀ ਏਕਤਾ ਤੇ ਵਿਸ਼ਵ ਏਕਤਾ ਦੇ ਭਾਵ ਇਕਸਾਰ ਹੋਏ ਸਨ ਲਈ ਭਾਰਤ ਨੂੰ ਦੇਸ ਵੀ ਆਖਿਆ ਗਿਆ ਹੈ, ਇਸ ਵਿੱਚ ਸਾਫ਼ ਹੈ ਕੋਈ ਅਜਿਹਾ ਪਿੰਡ ਜਾਂ ਸ਼ਹਿਰ ਨੂੰ ਹੋਵੇਗਾ ਜਿੱਥੇ ਕੋਈ ਨਾ ਕੋਈ ਮਹੀਨਾ ਕਿਸੇ ਪੁਰਾਣੇ ਸੰਤ ਮਹਾਤਮਾ ਦੀ ਯਾਦ ਵਿੱਚ ਨਾਂ ਲੱਗਦਾ ਹੋਵੇ, ਸਾਡੇ ਪਿੰਡ ਵੀ ਇੱਕ ਮੇਲਾ ਲੱਗਦਾ ਹੈ। ਇਹ ਹੈ ਮੇਲਾ ਵਿਸਾਖੀ, ਇਸ ਮੇਲੇ ਦੇ ਮਨਾਏ ਜਾਣ ਦੇ ਕਈ ਕਾਰਨ ਹਨ, ਪਹਿਲਾ ਤਾਂ ਇਹ ਹੈ, ਮਹਾਰਾਜਾ ਬਿਕਰਮਾਜੀਤ ਦੀ ਯਾਦ ਨੂੰ ਮੁੜ ਤਾਜ਼ਾ ਕਰਨ ਲਈ ਲੱਗਦਾ ਹੈ, ਇਸ ਦਿਨ ਇਸ ਰਾਜੇ ਨੇ ਬਿਕਰਮੀ ਸੰਮਤ ਚਲਾਇਆ ਸੀ, ਇਸ ਦਿਨ ਬਿਕਰਮਾਜੀਤ ਰਾਜ ਦੀਆਂ ਯਾਦਾਂ ਨੂੰ ਜਿਉਂਦਾ ਕਰਦਾ ਹੈ, ਇਹ ਮੇਲਾ ਸਿੱਖਾਂ ਲਈ ਵੀ ਕਾਫੀ ਮਹੱਤਵ ਰੱਖਦਾ ਹੈ, ਇਸ ਦਿਨ ਉਸ ਮਹਿਲ ਦੀ ਨੀਂਹ ਰੱਖੀ ਗਈ ਸੀ, ਜਿਸ ਮਹਿਲ ਦੀ ਉਸਾਰੀ ਲਈ ਇਸ ਦੀ ਨੀਂਹ ਰੱਖਣ ਵਾਲੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ

ਇਸ ਨੂੰ ਚਮਕਾਉਣ ਲਈ ਪਿਤਾ ਦਾ ਸੀਸ ਵਾਰਿਆ, ਇਸ ਕਾਰਨ ਸਿੱਖੀ ਰੂਪ ਮਹਿਲ ਬੜੇ-ਬੜੇ ਤੂਫਾਨਾਂ ਨੂੰ ਕੁਝ ਨਹੀਂ ਜਾਣਦਾ।

ਛੋਲਾਂ ਸੌ ਨੜ੍ਹਿਨਵੇਂ ਵਿਚ ਜ਼ੁਲਮ ਤੇ ਜਬਰ ਨੂੰ ਮਿਟਾਉਣ ਲਈ ਖਾਲਸਾ ਪੰਥ ਤਿਆਰ ਕੀਤਾ ਸੀ। ਇਸੇ ਦਿਨ ਨਾਲ ਸਾਡੀ ਆਜ਼ਾਦੀ ਦਾ ਵੀ ਸੰਬੰਧ ਜੁੜਿਆ ਹੋਇਆ ਹੈ। ਸਤਿ ਸ੍ਰੀ ਅਕਾਲ ਜੀ। ਵਿਚ ਪੈ ਜਾਂਦੀ ਹੋਰ ਸੁਣਾਓ?

ਕਿਆ ਕਰਦੇ ਪੈ? ਕੁਝ ਨਹੀਂ ਲੰਮੇ ਪੈ ਵੀ ਵੇਹਲੇ ਵੇਹਲਿਆਂ ਦਾ ਇਕ room ਇੱਥੇ ਸਾਰੇ ਵੇਹਲੇ ਈ ਮਿਲਦੇ ਇੱਥੇ ਵੇਹਲੇ ਈ ਮਿਲਦੇਆ। ਅੱਛਾ ਕੰਮ ਤਾ ਕਰਦੇ ਈ ਆ ਨਾ ਘਰਦਾ ਕੰਮ ਕਰਕੇ ਤਾ ਹੀ time ਮਿਲਦਾ ਐਵੀ ਕਰ ਲੈਣ ਹੋਰ ਰੋਟੀ ਪਾਣੀ ਖਾਲਿਆ? ਹਾਂਜੀ ਖਾਲਿਆ ਜੀ ਤੁਸੀ? ਨਾ ਹਲੇ ਭੁੱਖ ਈ ਨਹੀਂ ਲੱਗੀ ਮੈ ਬਣਾਇਆ ਈ ਨਹੀਂ ਦਖਸੂ ਨੂੰ ਖਿਲਾਤਾ ਕਹਿੰਦੇ ਬੱਚੇ ਹਾਂ ਓਹਨੇ ਤਾ ਖਾਲਿਆ ਅੜੀਏ ਨਾਲੇ ਉਹ ਨਾ ਮਤਲਬ ਕੀ ਸਵੇਰ ਦੇ ਨਾ ਅੱਜ ਉਹਨੂੰ ਸੱਟ ਲਵਾਲੀ ਅੜੀਏ ਜਿਹੜੇ ਇੱਥੇ ਹਾਡੇ bed ਆ ਨਾ bed ਦੇ ਪਿੱਛੇ ਬਟਨ, ਬਟਨ ਆਲੀ ਢੋ ਹੇਗੀ ਨਾ ਢੋ ਦੇ ਵਿਚ ਨਾ ਕਿੱਲ ਨਿਕਲੀ ਸੀ ਉਹ ਕਿੱਲ ਨਾ ਬਟਨਾ ਦੇ ਅੰਦਰ ਈ ਆ ਮਤਲਬ ਕੀ ਜਿਹੜਾ ਉਹ pillow type ਹੁੰਦੇ ਉਹ sponge ਜੀ ਓਦੇ ਅੰਦਰ ਈ ਏ ਉਹ ਕਿਤੇ ਉਪਰ ਬੈੱਡ ਦੇ ਉਪਰ ਚੜ੍ਹਨ ਲੱਗਾ ਉਪਰੋਂ ਓਦਾਂ ਪੈਰ ਫਿਸਲਿਆ ਕਿੱਲ ਚ ਬਜ ਗਿਆ

ਪੈਰ ਦੇ ਅੰਗੂਠੇ ਪਰ ਉੱਤੋਂ ਛਿੱਲਿਆ ਪਿਆ ਏਨੀ ਦੇਰ ਰੋਂਦਾ ਰਹਿਆ ਮੈ ਕਹਿਆ ਨਹੀਂ ਹੋਇਆ ਕੁਝ ਨਹੀਂ ਹੋਇਆ ਪੁੱਤ ਤੈਨੂੰ ਕੁਝ ਨਹੀਂ ਹੋਇਆ bandage ਨਾ ਮਿਲੇ ਮੰਮੀ ਨੇ ਸਾਰੇ bandage ਲੈ ਕੇ ਆਏ ਪਤਾ, ਪਤਾ ਨਹੀਂ ਕਿੱਥੇ ਰੱਖਈਆ ਵਾ ਓਵੀ ਨਾ ਮਿਲਣ ਮੈਨੂੰ ਕਿੱਥੇ ਹੇਗੀਆਂ ਕਿੱਥੇ ਨਹੀਂ। ਕਾਕੇ ਦੇ ਹੱਥ ਵਾਲੀ ਦਵਾਈ ਹੀ ਨਾ ਬੇਟਾਡੀਨ ਵਰਗੀ ਸੀ ਗੀ ਓਵੀ ਫਿਰ ਮੈ ਉਹ ਲਾਈ ਊ ਤੇ ਤਾ ਵੀ ਚੀਕਾਂ ਈ ਮਾਰੀ ਜਾਵੇ ਫਿਰ ਉਹ ਪੂੰਜ ਦਿੱਤੀ ਹੁਣ ਤੇ ਕਾਕੇ ਨੇ ਫਿਰ ਦਵਾਈ ਲਾ ਕੇ ਉੱਤੇ ਪੱਟੀ ਬੰਨੀ।

ਅਜੇ ਕਹਿੰਦੇ ਹਲੇ ਛੋਟਾ ਉਹ ਪੰਜ ਸਾਲ ਤੋਂ ਪਹਿਲੇ ਨਹੀਂ ਲੱਗਣਾ ਬਸ

ਫਿਰ ਮੈ ਸਵਾਤਾ ਓਹਨੇ ਹਾਲੇ ਤਾ ਕੇਲੇ ਕੁਲੇ ਖਾਲੇ ਤੇ ਸਵੇਰੇ ਮੈਨੂੰ ਅਗ ਖਵਾਇਆ ਥਾ

ਹਮ ਸੁੱਤਾ ਪਿਆ ਹੁੰਦਾ ਤਾ ਈ ਮੈ ਫੋਨ ਕਰਦੀ ਜਦੋ ਸੁੱਤਾ ਪਿਆ ਹੁੰਦਾ ਉਹ ਮੈਨੂੰ ਕਿੱਥੇ ਟਿਕਣ ਦਿੰਦਾ ਈ ਇਕ ਥਾਂ ਤੇ ਨੱਚਦਾ ਈ ਰਹਿੰਦਾ ਚਵੀ ਘੰਟੇ

ਅਜਕਲ ਨਿਆਣੇ dance ਈ ਬਹੁਤ ਕਰਦੇ dance ਈ ਆਂਦਾ ਬਸ ਨਿਆਣਿਆਂ ਨੂੰ ਫਿਰ ਕਹਿੰਦਾ ਹੁੰਦਾ ਮੰਮੀ ਡਾਂਸੀ ਮਾੜਾ ਜਿਹਾ ਢੋਲ ਵੱਜੇ ਸਹੀ ਕਿਤੇ ਕਿਸੀ ਦਾ ਵੀ ਆਪਣੇ ਇੱਥੇ ਹਾਡੇ area ਚ ਘਰ ਬਹੁਤ ਆ ਨਾ। ਕੋਈ ਵੀ ਆਪਣੇ ਘਰ ਚ speaker ਲਾਵੇ ਆਵਾਜ਼ ਆਵੇ ਨੱਚਣ ਲੱਗ ਪੈਣਾ ਨਾਲੇ ਮੈਨੂੰ ਕਹਿਣਾ ਮੰਮੀ ਡਾਂਸੀ ਮੈਨੂੰ ਨਾ ਇਕ ਕੁੜੀ ਏ ਮਿਲੀ ਸੀ facebook ਤੇ ਨੇਹਾ ਸ਼ਰਮਾ ਨਾ ਦੀ ਕਹਿੰਦੀ ਮੈ ਦਿੱਲੀ ਰਹਿੰਦੀ ਮੈ ਬਿਆਹੀ ਵੀ ਏ ਠੀਕ ਏ ਅੜੀਏ ਮੇਰੇ ਮਗਰ ਈ ਪੈ ਗਈ ਮੈਨੂੰ ਅੱਛਾ ਅੱਛਾ ਠੀਕ ਏ ਠੀਕ ਏ ਇਹ ਬਿਆਹੀਆ ਬਰੀਆ ਵੀ ਠੀਕ ਨਹੀਂ ਹੁੰਦੀਆਂ। ਹਮ ਹੋਰ ਕਿਸੇ ਦੇ ਮਗਰ ਲੱਗ ਕੇ ਐਵੇ ਫੋਨ ਕਰਦੀਆਂ ਏਦੇ ਪਿੱਛੇ ਵੀ ਇਕ ਪਈ ਦੀ ਸੀ ਓਵੀ ਬਿਆਹੀ ਹੋਈ ਸੀ ਕੋਈ ਆਹਾ ਅੜੀਏ ਸਿਰਫ ਓਹਨੇ ਦੋ ਫੋਟੋਆ ਆਪਣੀਆਂ ਪਾਈਆ ਵਾ ਓਵੀ ਦੋਨੇ ਫੋਟੋਆ ਮੈਨੂੰ ਉਦੀਆਂ ਲਗੀਆਂ ਨਹੀਂ ਇਕ ਮੈਨੂੰ ਹੋਰ ਲੱਗ ਰਹੀ ਸੀ ਇਕ ਮੈਨੂੰ ਹੋਰ ਲੱਗ ਰਹੀ ਸੀ। ਉਹ ਇਹਨਾਂ makeup ਕਰਦੀਆਂ ਧੜੀ ਦਾ ਸਾਨੂੰ ਫੋਨ ਕਰੇ ਦੀਆ ਮੁੰਡੇ ਹੈ ਨਹੀਂ ਮਿਲਨੇ ਵਾਲੇ ਕਿਉਂਕਿ ਮੈ ਕਰਦੀ ਤੈਨੂੰ ਫੋਨ ਮੈ ਕੀਤਾ ਤੇ ਫੋਨ ਓਹਨੇ ਚੱਕਿਆ ਨਹੀਂ ਜਦੋ ਉਹ ਕਰਿਆ ਕਰਦੀ ਹੀ ਮੇਰਾ ਫੋਨ ਤਾ ਹੈ ਈ ਖਰਾਬ ਉਹ hang ਹੋ ਜਾਂਦਾ ਮੈ ਓਹਨੂੰ ਬੋਲਿਆ ਮੈ ਕਿਹਾ ਮੈਨੂੰ voice note ਭੇਜ ਕਹਿੰਦੀ ਕਹਿੰਦੀ ਪਹਿਲੇ ਤੁਸੀ ਭੇਜੋ। ਪੀ ਜੇ ਤੂੰ ਕੁੜੀ ਆ ਤੇ ਡਰੀ ਕਾਤੋ ਜਾਂਦੀ ਪਈ ਮੈ ਕੁੜੀ ਈਓ ਮੇਰੀਆਂ ਇਹਨੀਂ ਆ ਫੋਟੋਆ ਫੇਸਬੁੱਕ ਤੇ ਤੂੰ ਮੈਨੂੰ ਭੇਜਦੇ ਕਹਿੰਦੀ ਨਹੀਂ ਜੇ ਮੈ ਆਪਣੀ ਨਾ ਆਵਾਜ਼ ਬਦਲ ਕੇ ਤੇ voice note ਭੇਜ ਦਿੱਤਾ। ਜੇ ਮੈ voice note ਸੁਣਿਆ ਮੈਨੂੰ ਆਪਣੀ ਆਵਾਜ਼ ਨਾ ਅੱਠ ਨਾ ਅੱਠ ਨੋ ਸਾਲ ਦੀ ਕੁੜੀ ਆਲੀ ਲਗਿਆ ਕਰਦੀ ਸੀ। ਉਹ ਮੈਨੂੰ ਕਹਿੰਦੀ ਆਪਨੇ ਕਿਸੀ ਕੋ ਕਹਿੰਦੀ ਤੁਸੀ ਕਿਸੀ ਨਿਆਣੇ ਤੋਂ voice note ਭੇਜ ਭੇਜਿਆ ਮੈਨੂੰ ਮੈ ਕਿਹਾ ਨਹੀਂ ਮੈ ਕਿਹਾ ਮੇਰਾ

ਬਾਅਦ ਚ ਓਹਨੇ ਮੈਨੂੰ voice note ਭੇਜਿਆ ਮੈ ਨੈਨਸੀ ਨੂੰ ਭੇਜਿਆ ਤੂੰ ਸੁਣਿਆ ਥਾ। ਫੇਸਬੁੱਕ ਤੇ ਭੇਜਿਆ ਵਾ ਪਹਿਲੇ ਦੋ ਭੇਜੇ ਉਹ ਤਾ ਮੈਨੂੰ ਖਾਲੀ ਲੱਗੇ ਮੈਨੂੰ ਸੁਣਿਆ ਏ ਨਹੀ ਪਤਾ ਨਹੀਂ cooler ਦੀ ਆਵਾਜ਼ ਚ ਨਹੀਂ ਸੁਣਿਆ ਬਾਅਦ ਚ ਭੇਜਿਆ ਫਿਰ ਓਦੇ ਚ ਕਹਿੰਦੀ ਹੋਰ ਦੀਦੀ ਕੈਸੇ ਹੋ ਮੈ ਕਿਹਾ ਮੈਨੂੰ ਤਾ ਬੁਰੀ ਲਗਿਆ ਕਰਦੀ ਇਹ ਨਹੀਂ ਮੈ ਇਹਨਾਂ ਦੀ ਅੱਧੀ ਅੱਧੀ ਕਹਿੰਦਾ ਅਸੀ ਤੇ ਫਿਰ ਵੀ ਮੁੰਡਾ ਏ ਜਾ ਕੁੜੀ ਏ ਭਰਾ ਵੇ ਗੱਲਾਂ ਕਰਦੀ ਕਰਦੀ ਕਿੰਨੀਆਂ ਗੱਲਾਂ ਕਰਨ ਲੱਗ ਪੈਂਦੀਆਂ ਹਮ

ਭਰਾਵਾਂ ਆਪਣੇ ਵਿਆਹ ਦੀਆ ਗੱਲਾਂ share ਕਰਨ ਲੱਗ ਪੈਂਦੀ ਆ ਮੇਰਾ ਆਦਮੀ ਏਦਾਂ ਕਰਦਾ, ਮੇਰਾ ਆਦਮੀ ਏਦਾਂ ਕਰਦਾ ਮੈ ਏਦਾਂ ਕਰਦਾ ਮੈ ਇਹ ਕੰਮ ਕਰਦੀ ਮੇਰਾ ਜੀਅ ਨਹੀਂ ਲਗਿਆ ਕਰਦਾ ਬੋਲਣਾ ਸੀ ਇਲਾਜ਼ ਕਰਵਾਦੀਏ ਮੈ ਮਾਰੀ block ਮੈ ਕਿਹਾ side ਹੋ ਮੇਰੇ ਨਾਲ ਨਹੀਂ ਏਦਾਂ ਦੀਆ ਗੱਲਾਂ ਕਰਨੀਆਂ ਮੈਨੂੰ ਵੀ ਪੁੱਛੇ ਕਹਿੰਦੀ ਸੀ ਇਹ ਤੁਹਾਡੇ ਵਿਆਹ ਨੂੰ ਕਿਨ੍ਹੇ ਸਾਲ ਹੋ ਗਏ ਤੁਸੀ try ਨਹੀਂ ਕੀਤਾ ਫਲਾਣਾ ਢਿਮਕਣਾ ਫਿਰ ਮੈ ਓਹਨੂੰ last ਚ ਬੋਲਿਆ ਮੈ ਕਿਹਾ

ਮੈ ਇੰਨੀ ਤੰਗ ਕਰ ਛੱਡੀ ਉਹ ਫਿਰ ਨਾ ਅੜੀਏ ਓਹਨੂੰ ਛਿੱਬੂ ਹੋਣਾ ਨੇ ਇਕ ਸਾਡੇ ਬਜਾਜ ਵਾਰੀ ਜਿਹੜੀ ਸਹੇਲੀ ਦਸੀ ਸੀ ਨਾ ਆਪਣੀ ਰਾ ਰਾਖੀ ਓਦੀ ਭਾਬੀ ਓਦੀ mutual friend ਜੇ ਮੈ ਓਹਨੂੰ ਪੁੱਛਿਆ ਵਾ ਕੇ ਮਤਲਬ ਇਹ ਕਹਿੰਦੀ ਇਹਨੂੰ ਕੌਣ ਏ ਕਹਿੰਦੀ friend ਏ ਮੈ ਕਿਹਾ ਕੇਸੇ ਕਹਿੰਦੀ facebook ਤੇ ਮੈ ਕਿਹਾ ਤੈਨੂੰ ਪਤਾ ਉਹ ਕੌਣ ਆ ਕਹਿੰਦੀ ਕੌਣ ਆ ਮੈ ਕਿਹਾ ਮੇਰੀ ਭਾਬੀ ਫਿਰ ਤੇ ਮੈਨੂੰ ਪੱਕਾ ਜ਼ਕੀਨ ਹੋਗਿਆ ਕੇ ਇਹ fake ਆ ਹੇਗੀ fake ਆ ਇਹ ਹੁਣ ਓਦੇ ਤਾ office ਸੀ ਗੀ। ਓਹਨੇ reply ਨਹੀਂ ਕੀਤਾ ਨਾ ਦੇਖਿਆ ਹਲੇ ਤਕ ਉਹ ਸ਼ਾਮ ਨੂੰ ਆਉਗੀ ਤਾ ਦੇਖੂਗੀ ਲੋਕ ਵੇਹਲੇ ਈਆ ਜਮੀ ਬਹੁਤ ਜਿਆਦਾ ਜਿਹੜੇ ਫੋਨ ਕਰਦੇ ਬਿਨ੍ਹਾਂ ਮਤਲਬ ਤੋਂ ਹਲੇ ਜਾਣ ਪਹਿਚਾਣ ਹੋਵੇ ਤਾ ਚਲੋ ਫੋਨ ਕਰਦਾ ਬੰਦਾ ਠੀਕ ਵੀ ਲਗਦਾ ਗੱਲ ਕਰਦਾ ਵੀ ਠੀਕ ਲਗਦਾ। ਮਤਲਬ ਕੇ ਮੇਰੀ id ਚ ਕਿੰਨੀਆਂ ਕੁੜੀਆਂ, ਕਿੰਨੀਆਂ ਈ ਕੁੜੀਆਂ ਕਿਸੇ ਨੇ ਮੈਨੂੰ message ਨਹੀਂ ਕੀਤਾ ਵਾ ਅੱਜਤਕ ਇਹ ਨਵੀਂ ਜੀ ਨਵੀਂ ਆ ਗਈ ਜਿਹੜੀ ਮੈਨੂੰ message ਕਰੀ ਜਾਂਦੀ।

ਕਈ ਸੀ ਗੀਆ ਥੱਲੇ comment ਕਰਨੇ ਵਾਲੀਆਂ ਮੈਨੂੰ ਤਾ ਲਗਿਆ ਦੀਦੀ ਇਹ ਮੈ ਓਹਨੂੰ ਪੁੱਛਣ ਲੱਗੀ ਥੀ ਅੜੀਏ ਉਹ ਤਾ ਮੈਨੂੰ block ਈ ਠੋਕ ਗਈ ਮੈ ਤਾ ਪੁੱਛਿਆ ਵੀ ਨਹੀਂ ਮੈ ਕਿਹਾ ਦਸ ਤੈਨੂੰ ਚਾਹੀਦਾ ਕੀ ਹੇਗਾ ਸੱਚੀ ਗੱਪਾਂ ਮਾਰਨ ਗੱਪਾਂ ਮਾਰਨ ਨੂੰ ਤੇ ਠੀਕ ਸੀ ਹੇਨਾ ਆਹੋ ਸਾਡਾ ਵੀ time pass ਹੋਜੂ ਨਾਲੇ ਸਾਡੇ ਪੈਸੇ ਬਣ ਜਾਊਗੇ

ਇੱਥੇ ਮਾਰ ਗੱਪਾਂ ਮੇਰੇ ਨਾ ਜਿਹੜੀਆਂ ਮਾਰਨੀਆਂ ਆਹੋ ਓਹਨੂੰ ਕਹਿ ਵੇਹਲੀ ਮੈ ਵੀ ਤੇ ਤੂੰ ਵੀ ਇੱਥੇ ਬੋਲ ਲੈ ਜੋ ਜਿਹੜਾ ਬੋਲਣਾ ਤੇ ਹੋਰ ਸੁਣਾ ਇੰਨੀ free ਆ ਏਨੀ free ਏ ਉਹ ਮੈ ਇਹਦੀ link ਦੀ ਗੱਲ ਕਰਿਆ ਕਰਦੀ ਗੱਪਾਂ ਮਾਰਨੇ ਨੂੰ ਵੇਹਲੀ ਏ ਮੈ ਕਿਹਾ ਉਹ ਆਹੋ ਕੌਣ ਉਹ

ਮੈਨੂੰ ਕਹਿੰਦੀ ਓਦਾਂ ਮੈਨੂੰ ਫੋਨ ਕਰਿਆ ਕਰਦੀ ਸੀ ਇੱਥੇ ਪਤਾ ਨਹੀਂ ਕੀਦਾ ਨੰਬਰ show ਹੁੰਦਾ। ਉੱਥੇ ਗੱਲਾਂ ਕਰ ਲੈਂਦੀ ਮੇਰੇ ਨਾ ਮੈ ਕਿਹਾ ਨਾਲੇ ਮੇਰੇ ਪੈਸੇ ਬਣ ਜਾਣੇ ਓਦਾਂ ਈ job ਕਰਦੀ airtel india ਚ ਜਿੱਥੇ job ਕਰਦੀ ਤੈਨੂੰ ਪਤਾ ਈ ਜਿਹੜੇ telecaller ਹੁੰਦੇ ਆ।

ਝੂਠ ਬੋਲਦੀ ਹੈ ਬਹੁਤ ਸਾਰਾ ਮੈਨੂੰ ਬੇਵਕੂਫ ਬਣਾਂਦੀ ਸੀ ਹੋਰ? ਮੈ ਛਿੱਬੂ ਨੂੰ ਪੁੱਛੂਗੀ ਉਹ ਤਾ ਨਹੀਂ ਗੱਪਾਂ ਮਾਰਦੀ ਕਿਸੀ ਦੇ ਨਾਲ ਰਾਤਾ ਨੂੰ free ਹੁੰਦੀ ਓਦਾਂ ਘਰਵਾਲਾ ਪਤਾ ਨਹੀਂ ਕਿੱਥੇ ਆ ਉਹ ਤਾ ਆਪਣੇ ਮਾਂ ਪਿਓ ਦੇ ਰਹਿੰਦੀ ਇੱਥੇ ਕਿਆ ਪਤਾ ਕਿਸੇ ਦੇ ਦਲ ਦਾ ਥੋੜੀ ਕੁਛ ਪਤਾ ਹੁੰਦਾ ਤੈਨੂੰ ਪਤਾ ਨਹੀਂ ਕੁੜੀਆਂ ਕੁੜੀਆਂ ਬਿਆਹ ਕਰਾਈ ਜਾਂਦੀਆਂ ਮੈ ਤਾ ਉਹ ਦੇਖਣੀ ਯਸ਼ਲ blog ਤੇ ਮੈ ਰੋਜ਼ ਦੇਖਦੀ। ਟੈਮ ਹੋਗਿਆ ਮੁੰਡੇ ਮੁੰਡੇ ਬੀ ਕਰਾਇਆ ਕਰਦੇ ਇਕ ਮਿੰਟ ਮੇਰਾ ਫੋਨ ਈ hang ਹੋਈ ਜਾਂਦਾ ਕਟਦੋ। ਕਟਦੋ ਕਟਦੋ ਸਾਰੇ ਈ।